ਹਾਂ ਹਾਂ ਜਸਪ੍ਰੀਤ ਮੈਂ ਵਧੀਆ ਤੂੰ ਦੱਸ ਹਾਂ ਵਧੀਆ ਹੋਰ ਕੀ ਕਰਦੇ ਬੱਸ ਕੁੱਛ ਨਹੀਂ ਮੈਂ

ਅਹ ਮੈਂ ਵੀ ਬੱਸ free ਸੀਗੀ ਤੇ ਪੁੱਛ ਰਹੀ ਸੀ ਕਿੱਥੇ ਏ ਅੱਜ ਕੱਲ ਫੋਨ ਹੀ ਨਹੀਂ ਚੱਕਿਆ ਤੂੰ ਕੱਲ

ਹਾਂ ਉਹ friend ਨਾ orange ਦਾ course ਕਰਦੀ ਏ ਅੱਛਾ ਅੱਛਾ parlor ਦਾ ਹਾਂ ਹਾਂ orange parlor ਦਾ ਅੱਛਾ ਅੱਛਾ ਵੈਸੇ ਮੈਂ ਵੀ ਸੋਚ ਰਹੀ ਸੀ ਮੈਂ ਕਿਹਾ ਯਾਰ parlor ਦਾ ਕਰਨਾ ਏ ਅਹ ਪਤਾ ਕੁੱਛ ਏ ਤੈਨੂੰ ਯਾਰ ਪੁੱਛ ਲਈ ਉਹਨੂੰ ਵੀ ਕਿੱਦਾ ਵੀ ਕੀ ਏ ਉਹਦੇ ਵਿੱਚ ਵਧੀਆ ਏ ਹਾਂ ਹਾਂ ਉਹਨੇ ਮੈਨੂੰ ਦੱਸਿਆ ਸੀ ਉਹਨੇ ਨਾ ਪੂਰਾ ਇੱਕ ਸਾਲ ਦਾ course ਕੀਤਾ ਏ orange ਦਾ professional ਆ ਵਧੀਆ

ਹਾਂ ਦੇਖਾਗੀ ਮਤਲਬ ਕਿੱਥੇ ਆ ਇਹ

ਹਮ ਫ਼ੇਰ ਕਿੱਦਾਂ ਮਤਲਬ ਪੁੱਛਣਾ ਉਹਨਾ ਨੂੰ ਕੁੱਛ ਵੀ ਕਿੱਦਾਂ ਵੀ ਮਤਲਬ ਕਿੱਦਾਂ ਵਧੀਆ ਸਿਖਾਦੇ ਹੈ ਹਾਂ ਹਾਂ ਉਹਨੇ ਬਹੁਤ ਵਧੀਆ ਹੁਣ ਜਿੱਦਾਂ ਉਹਨੇ ਮੈਨੂੰ ਕੱਲ ਬੁਲਾਇਆ ਹੋਇਆ ਸੀ ਕਿਉਂਕਿ ਤੁਸੀਂ ਕਹਿ ਰਹੇ ਸੀ busy ਆ ਕਿੱਥੇ ਮੈਂ ਉੱਥੇ ਹੀ busy ਸੀ

ਅੱਛਾ ਕੀਤਾ ਫ਼ੇਰ demo ਤੁਹਾਡੇ ਤੇ

ਅੱਛਾ ਅੱਛਾ bridal ਤਿਆਰ ਕੀਤਾ ਸੀ ਹਾਂ ਹਾਂ ਮਤਲਬ bridal ਵਾਂਗ ਐਨ ਪੂਰਾ ਉਹਦਾ ਹੀ ਤਿਆਰ ਕੀਤਾ ਸੀ ਸਾਰਾ a to z ਅੱਛਾ ਮਤਲਬ ਸਾਰਾ makeup ਵੀ ਕੀਤਾ ਸੀ dress up ਵੀ ਕੀਤਾ ਸੀ ਹਨਾ ਹਾਂ ਹਾਂ ਮਤਲਬ clear ਐਨ ਉੱਥੋ makeup ਤੋ ਲੈਕੇ ਨੀਚੇ ਜੁੱਤੀ ਤੱਕ ਸਾਰਾ ਲਹਿੰਗੇ ਤੱਕ ਸਾਰਾ a to z makeup ਜਿੱਦਾਂ bridal ਦੇ ਹੁੰਦਾ ਤੁਹਾਨੂੰ ਪਤਾ ਹੀ ਆ

ਅੱਛਾ ਵੀ ਕਿੱਦਾ ਮਤਲਬ ਵਧੀਆ ਕੀਤਾ ਸੀ ਸੋਹਣੇ ਲੱਗ ਰਹੇ ਸੀ ਹਾਂ ਹਾਂ ਜਿੱਦਾਂ ਉਹਨੇ ਏ ਇੱਕ ਗੱਲ ਹੁੰਦੀ ਆ makeup step by step ਹੁੰਦਾ ਹਨਾ ਆਪਾਂ ਤਾਂ ਉੰਝ ਕਹਿ ਦਿੰਨੇ makeup ਆ ਹਨਾ ਉਹ ਉੱਦਾਂ ਨਹੀਂ ਹੁੰਦਾ step by step ਕਰਨਾ ਪੈਂਦਾ ਹੁੰਦਾ

ਹਾਂ ਜਿੱਦਾਂ ਸਭ ਤੋਂ ਜਿਹੜਾ ਆਪਾਂ ਨੂੰ ਦੇਖ ਰਿਹਾ ਅੱਗਲਾ ਅੱਗਲਾ ਸਭ ਤੋਂ ਪਹਿਲਾਂ ਆਪਣੀਆਂ ਅੱਖਾ ਤੇ ਧਿਆਨ ਦਿੰਦਾ ਹੁੰਦਾ ਵੀ ਅੱਖਾ ਤੇ makeup ਕਿਹੜਾ ਕੀਤਾ ਹੋਇਆ ਹੈ

ਸਭ ਤੋਂ ਪਹਿਲਾਂ ਉਹਨੇ ਮੇਰੇ moisturizer ਕੀਤਾ face ਨੂੰ ਤਾਂਕੀ makeup ਕੋਈ ਮਤਲਬ effect ਨਾ ਪਾਹ ਦੇਵੇ ਹੈਨਾ ਮੇਰੇ ਇਹਦੇ ਤੇ

ਤਾਂ ਫ਼ੇਰ ਉਹ ਕਰਕੇ ਉਹਨੇ ਫ਼ਿਰ ਪਹਿਲਾਂ ਅਹ moisturizer ਕੀਤਾ ਮੇਰਾ face ਉਸ ਬਾਅਦ ਉਹਨੇ ਫ਼ੇਰ ਮੇਰੇ eyes makeup ਕੀਤਾ eyes makeup ਵੀ ਬਹੁਤ ਤਰ੍ਹਾਂ ਦਾ ਏ ਪਹਿਲਾਂ ਉਹਨੇ eyes ਦੇ ਉੱਤੇ ਸਾਰਾ makeup ਕੀਤਾ ਜੋ ਵੀ ਲਗਾਣੇ ਹਾਂ ਹੈਨਾ ਉੱਦਾ ਉਸ ਤੋਂ ਬਾਅਦ ਉਹਨੇ eyeliner ਲਗਾਇਆ ਮੇਰੇ eyeliner ਤੋਂ ਬਾਅਦ ਫ਼ੇਰ ਥੋੜਾ ਹੋਰ makeup ਕੀਤਾ ਜਿਹੜਾ shining ਦਿੰਦਾ ਏ ਹਨਾ

eyes ਨੂੰ ਉਹ ਕੀਤਾ ਉਸ ਤੋ ਉਹਨੇ lashes ਲਗਾਇਆ ਮੇਰੀਆ

ਉਹ ਵੀ bridal look ਆਲੀਆਂ ਲਗਾਈਆਂ ਸੀ ਪਹਿਲਾਂ ਤਾਂ ਯਾਰ ਉਹ ਵੀ ਬਹੁਤ ਔਖੀਆਂ ਲੱਗਦੀਆਂ ਨੇ ਬਹੁਤ ਮਤਲਬ heavy heavy ਲੱਗਣ ਲੱਗ ਜਾਂਦਾ ਏ ਫ਼ੇਰ bridal ਤੈਨੂੰ ਪਤਾ ਹੀ ਏ bridal ਤੇ ਕਿੱਢੀਆਂ heavy heavy ਲਾਈਆਂ ਹੁੰਦੀਆਂ ਨੇ

ਉੱਦਾਂ ਉਹ ਲਗਾਈ ਫ਼ੇਰ ਉਸ ਤੋਂ ਬਾਅਦ ਉਹਨੇ ਅਹ ਕੱਜਲ ਪਾਇਆ

ਇਹ ਇੱਥੇ ਤੱਕ done ਹੋ ਗਿਆ ਫ਼ੇਰ ਉਹ ਆਈ face ਤੇ face ਤੇ ਉਹਨੇ ਪਹਿਲਾਂ ਉਹ ਕਿਆ ਕਹਿਣੇ ਹਾਂ foundation ਵਗੈਰਾ ਲਗਾਇਆ ਹਨਾ ਤੁਹਾਨੂੰ ਪਤਾ ਹਉ ਅੱਜਕਲ ਉਹ ਤਾਂ ਆਮ ਹੀ ਹੋ ਗਿਆ ਹਨਾ

ਉਹ ਲਗਾਇਆ ਫ਼ੇਰ ਉਸ ਬਾਅਦ ਉਹਨੇ ਥੋੜਾ ਹੋਰ makeup ਕੀਤਾ face ਤੇ glow ਆਵੇ ਹੈਨਾ ਫ਼ੇਰ ਥੋੜਾ ਮਤਲਬ ਕੀ ਚਮਕ ਜੀ ਆਦੀ ਹੁੰਦੀ ਏ ਇੱਕ face ਤੇ ਉਹ ਲਗਾਇਆ ਮਤਲਬ ਬਹੁਤ ਮਤਲਬ ਕਹਿਣ ਦਾ ਭਾਵ ਜਿਹੜਾ ਉਹ makeup ਕਰਦੀ ਸੀ bridal makeup ਜੋ ਵੀ ਆ ਅੱਜ ਕੱਲ ਬਹੁਤ time ਦਾ ਹੁੰਦਾ ਏ ਬਹੁਤ ਜਿਆਦਾ time ਲੱਗਦਾ ਏ ਘੱਟੋ ਘੱਟ ਇੱਕ ਘੰਟਾ ਤਾਂ ਲੱਗ ਹੀ ਗਿਆ makeup ਕਰਦੇ ਕਰਦੇ ਨੂੰ ਅੱਛਾ ਹਾਂ ਵੈਸੇ bridal ਕਿਉਂਕਿ ਬਹੁਤ ਮਤਲਬ ਵਧੀਆ ਵੀ ਲੱਗਦਾ ਏ ਕਿਉਂਕਿ ਅੱਜਕਲ ਸਾਰੇ bridal ਹੀ ਕਰਵਾਨੇ ਹਾਂ ਤਾਹੀ ਉਹਨੂੰ time ਵੀ ਲੱਗ ਜਾਂਦਾ ਏ ਹਾਂ ਹਾਂ time ਬਹੁਤ ਲੱਗਦਾ ਹੈ ਯਾਰ ਫ਼ੇਰ ਇਹਦਾ ਹੀ ਉਹਨੇ bridal ਇੱਥੇ ਤੱਕ ਤਿਆਰ ਕਰਤਾ ਫ਼ਿਰ ਉਹਨੇ ਜੋ ਵੀ jewelry ਵਗੈਰਾ ਸੀ ਉਹ ਪਾਈਆਂ ਹਨਾ

ਸਾਰਿਆਂ ਉਹ ਪਾਕੇ ਫ਼ਿਰ ਉਸ ਤੋ ਬਾਅਦ ਅਹ hair style ਤੇ ਜਿੱਦਾਂ bridal ਦਾ ਤਾਂ ਬੰਨ ਹੀ ਬਣਾਦੇ ਹਾਂ ਤੁਹਾਨੂੰ ਪਤਾ ਹੀ ਹੈਨਾ

ਉਹ ਉਸ ਤਰ੍ਹਾਂ ਦਾ ਫ਼ੇਰ ਉਹਨੇ ਮੇਰੇ ਬੰਨ ਬਣਾਇਆ

ਫ਼ੇਰ ਉਹਨੇ ਫ਼ਿਰ ਲਹਿੰਗਾ ਵਗੈਰਾ ਜੋ ਵੀ bridal ਦਾ ਹੁੰਦਾ ਏ

ਅੱਛਾ ਉਸ ਤੋਂ ਬਾਅਦ ਫ਼ੇਰ ਉਹ ਪਾਕੇ ਫ਼ੇਰ ਜੋ ਵੀ ਸਾਰਾ ਚੂੜਾ ਵਗੈਰਾ ਹੈਨਾ ਜੋ ਵੀ ਹੁੰਦਾ ਏ ਸਾਰਾ ਉਹ ਲਗਾਇਆ

ਅੱਛਾ ਫ਼ੇਰ ਹਾਂ ਫ਼ੇਰ ਇੱਦਾਂ ਹੀ ਲਗਾਕੇ ਮਤਲਬ ਕਹਿਣ ਦਾ ਭਾਵ ਕੇ ਜਦੋਂ ਉਹਨੇ ਮੈਨੂੰ ਉਹ look ਦਿੱਤੀ ਨਾ ਮਤਲਬ ਮੈਂਨੂੰ ਬਹੁਤ ਆਪਣੇ ਆਪ ਨੂੰ ਇਹਦਾ ਹੋਵੇ ਮੈਨੂੰ ਲੱਗੇ ਨਾ ਵੀ ਮੈਂ ਹਾਂ ਇਹ makeup ਇੱਕ ਇਹ ਜੀ ਚੀਜ਼ ਆ ਵੀ ਬੰਦੇ ਨੂੰ ਬੰਦੇ ਦਾ ਪਤਾ ਨਹੀਂ ਕੀ ਬਣਾ ਦਿੰਦੀ ਆ

ਹੋਰ ਕੀ ਐਵੇ ਮਤਲਬ ਮੈਂ ਉਹ ਮੈਨੂੰ ਖੁੱਦ ਕਹਿ ਰਹੀ ਸੀ ਕੀ ਤੈਨੂੰ ਖੁੱਦ ਨੂੰ feel ਹੋ ਰਹਿਆ ਵੀ ਤੂੰ ਹੀ ਹੈ ਏ ਹਾਂ ਅਹ ਜਿਹੜਾ bridal makeup ਹੁੰਦਾ ਉਹਨੂੰ ਤਾਂ ਜ਼ੇ ਆਪਾਂ ਉਤਾਰ ਵੀ ਦੇਣੇ ਆ ਬਾਅਦ ਵਾ ਵੀ ਮਤਲਬ ਆਪਣਾ face ਇੱਦਾਂ glow ਜਾ ਕਰਦਾ ਸੋਹਣਾ ਸੋਹਣਾ ਜਾ ਲੱਗਦਾ ਬਾਅਦ ਮਾ ਵੀ ਇੱਕ ਦੋ ਦਿਨ ਇੱਦਾਂ ਹੀ ਰਹਿੰਦਾ ਉਹ ਸਹੀਂ ਗੱਲ ਆ ਆ ਗੱਲ ਹੈਗੀ ਆ ਹੁਣ but ਇੱਦਾਂ ਏ ਯਾਰ ਜੋ ਵੀ ਉਹ makeup ਹੁੰਦਾ ਹੈ ਬਹੁਤ heavy ਹੁੰਦਾ ਏ ਬਹੁਤ ਜਿਆਦਾ ਹੁਣ ਜਦੋਂ ਕੀਤਾ ਮੈਂ ਉਸ ਤੋਂ ਬਾਅਦ ਜਦੋਂ ਮੈਂ ਉਤਾਰਿਆ ਉਹ ਤਾਂ makeup ਸਾਰਾ ਤਾਂ ਮੈਨੂੰ ਇਹਦਾ ਲੱਗ ਰਿਹਾ ਸੀ ਕੀ ਪਤਾ ਮੈਂ ਕਿੰਨਾ ਬੋਝ ਉਤਾਰ ਤਾ ਆਪਣੇ ਹਾਂਜੀ ਹਾਂ ਏ ਤਾਂ ਵੈਸੇ ਤਾਂਹੀ ਮੈਂ ਕਹਿ ਰਹੀ ਸੀ ਕੀ ਸਿੱਖ ਲਵੇ ਵਧੀਆ ਚਲੋਂ ਹੁਣ ਜਿਹਦਾ ਵੀ ਕੋਈ ਵਿਆਹ ਸ਼ਾਦੀ ਆਂਦੀ ਏ ਕੋਈ function ਹੁੰਦਾ ਹਨਾ ਆਪਾਂ ਆਪਣੇ ਤਾਂ ਕਰ ਸਕਦੇ ਨਹੀਂ ਆਪਾਂ ਜਦ ਕਿਸੇ ਵੱਲ ਦੇਖੀ ਜਾਣੇ ਵੀ ਹਾਂਜੀ ਸਾਨੂੰ ਤਿਆਰ ਕਰੂ ਸਾਡੇ hair style ਕਰੂਗਾ ਹਨਾ ਸਹੀਂ ਗੱਲ ਆ ਹੁਣ ਉੱਦਾ ਮੈਨੂੰ ਉਹਨੇ ਮੈਂ ਕਿਹਾ ਸੀ ਮੈਂ ਕਿਹਾ ਵੀ ਮੈਨੂੰ ਦੱਸ ਦੇ ਕਿੱਦਾਂ ਕਿੱਦਾਂ step ਆ ਉਹਨੇ ਫ਼ੇਰ ਮੈਨੂੰ step by step ਦੱਸਿਆ ਵੀ ਇੱਦਾ ਵੀ ਸਭ ਤੋਂ ਪਹਿਲਾਂ ਏ step ਫ਼ੇਰ ਇਹ step ਆ ਫ਼ਿਰ ਇਹ ਕਰਨਾ ਇੱਦਾਂ ਦੱਸਿਆ ਉਹਨੇ ਮੈਨੂੰ ਅੱਛਾ ਵਧੀਆ ਚਲੋਂ ਹਾਂ ਤਾਂਹੀ ਮੈਂ ਕਹਿ ਰਹੀ ਸੀ ਮੈਂ ਕਿਹਾ ਚਲੋਂ ਫ਼ਿਰ ਹੁਣ ਸਿੱਖਣ ਸਿੱਖਣ ਲੱਗੂਗੀ ਮੈਂ ਵੀ ਲੱਗਾ ਗਈ ਹਾਂ ਹਾਂ ਨਾਲੇ ਯਾਰ ਅੱਜ ਕੱਲ ਨਾ ਇਹ ਅੱਜ ਕੱਲ ਤੈਨੂੰ ਪਤਾ ਹੀ ਆ ਹਨਾ ਵੀ ਸਾਰੇ makeup ਹੀ ਜਿਆਦਾ ਜਰੂਰੀ ਆ makeup ਬਹੁਤ ਜਿਆਦਾ important ਆ ਇਸ ਕਰਕੇ makeup ਚ ਬਹੁਤ ਪੈਸਾ ਬਣਦਾ ਆ ਆਪਾਂ ਨੂੰ ਬਹੁਤ ਆਪਾਂ earn ਕਰ ਸਕਦੇ ਹਾਂ

ਕਿੱਦਾ ਜਿੱਦਾ ਹੁਣ makeup ਸੀ ਉਹਨੇ simple ਜ਼ੇ simple makeup ਵੀ ਕਰਵਾਦੇ ਹਾਂ ਘੱਟੋ ਘੱਟ ਦੋ ਤਿੰਨ ਸੋ ਰੁਪਇਆ simple makeup ਆਮ ਲੇ ਲੈਨੇ ਆ

ਕਿਸੇ function ਤੇ ਵੈਸੇ ਹੀ ਪਾਣਾ ਹੋਵੇ ਅਗਰ ਤੂੰ heavy makeup ਕਰਾਨਾ ਜਿਵੇਂ bridal ਆਲਾ ਉਹ ਤਾਂ ਤੁਸੀਂ ਲਾਲੋ ਹਿਸਾਬ ਕਿੰਨਾ ਜਿਆਦਾ ਹਉਗਾ ਹਾਂਜੀ ਹਾਂ ਇਹ ਤਾਂ ਹੁਣ ਵੈਸੇ ਹੁਣ ਮੇਰੀ friend ਦੀ marriage ਹੋਈ ਸੀ ਉਹਨਾ ਨੇ ਮੋਹਾਲੀ ਤੋਂ makeup ਕਰਵਾਇਆ ਸੀ bridal ਮਤਲਬ ਬਹੁਤ ਸੋਹਣੇ ਲੱਗ ਰਹੇ ਸੀ ਉਹ ਤੇ ਉਹਨਾ ਨੇ ਪੰਜਾਹ ਹਜ਼ਾਰ ਦਿੱਤਾ ਦੇਖਲੋ ਫ਼ਿਰ ਵੀ ਮਤਲਬ ਕਿੰਨੇ ਜਿਆਦਾ ਉਹ

ਫ਼ੇਰ ਹੁਣ ਯਾਰ ਇੰਨਾ ਉਹਨਾ ਦਾ makeup ਲੱਗਦਾ ਨਹੀਂ ਹੈਗਾ ਜੋ ਵੀ artist ਹੁੰਦੇ ਏ ਜਿਹੜੇ beauty ਦੇ ਉਹਨਾ ਦਾ ਇੰਨਾ ਸਮਾਨ ਲੱਗਦਾ ਨਹੀਂ ਹੈਗਾ ਉਹ ਜਿੰਨੇ ਉਹ ਪੈਸੇ ਲੇ ਜਾਂਦੇ ਏ ਇਸ ਲਈ ਮੈਂ ਵੀ ਚਾਹੁੰਦੀ ਸੀ ਵੀ ਚਲੋਂ ਮੈਂ ਸਿੱਖਾ ਹਨਾ ਆਪਣਾ ਖੁੱਦ ਦਾ ਥੋੜਾ ਜਾ ਵੀ ਸਿੱਖ ਲਵਾ ਹਾਂਜੀ ਹਾਂਜੀ ਤਾਹੀ ਵੈਸੇ ਤਾਂਹੀ ਮੈਂ ਕਹਿ ਰਹੀ ਸੀ ਵੀ ਤਾਂਹੀ ਉਹਨੂੰ ਦੇਖਕੇ ਮੈਂ ਕਿਹਾ ਹੁਣ ਦੇਖਲੋ ਹੁਣ ਉਹਨੇ ਪੰਜਾਹ ਹਜ਼ਾਰ ਦਿੱਤਾ ਇੰਨਾ ਤਾਂ ਮਤਲਬ ਉਹਦੇ ਇੰਨਾ makeup ਵੀ ਹੈ ਵੀ ਨਹੀਂ ਸੀ ਮਤਲਬ ਇੰਨਾ ਲੱਗਿਆ ਵੀ ਹੋਣਾ ਉਹਨਾ ਦਾ ਜਿੰਨੇ ਉਹਨਾ ਨੇ ਉਸ ਤੋਂ ਪੈਸੇ ਲੈਲੇ

ਹਾਂਜੀ ਹਾਂ ਤਾਂਹੀ ਕਹਿ ਰਹੇ ਹਾਂ ਵੀ ਹੁਣ ਆਪਾਂ ਵੀ ਚਲੋਂ ਸਿਖਾਗੇ ਚਲੋਂ ਕੁੱਛ ਤਾਂ ਜਿਆਦਾ ਨਹੀਂ ਹਨਾ ਥੋੜਾ ਹੀ ਕ੍ਮਾਗੇ ਆਪਾਂ ਆਪਣੇ ਜੋਗੇ ਵੀ ਹੋਜਾਗੇ ਹਨਾ

ਫ਼ਿਰ ਉਹਨਾ ਖਰਚਾ ਇੰਨਾ ਨਹੀਂ ਆਦਾ ਹੈਗਾ ਜਿਹਨਾ ਆਪਾਂ ਕਹਿ ਦਿੰਨੇ ਆ ਉਹ ਕਹਿੰਦੀ ਤੂੰ simple ਵੀ ਕਰਵਾਏਗੀ ਤਾਂ ਘੱਟੋ ਘੱਟ ਹਜ਼ਾਰ ਰੁਪਏ ਇੱਕ ਵਾਰੀ wax ਹੋਊਗੀ ਬੱਸ

ਹੁਣ ਤੁਸੀਂ ਦੇਖਲੋ ਹਨਾ ਅਗਰ ਅਗਰ ਆਪਾਂ ਨੂੰ ਆਂਦੀ ਹੋਉਗੀ ਕਰਨੀ wax ਤਾਂ ਆਪਾਂ ਘਰ ਬੈਠ ਕੇ ਵੀ ਕਰ ਸਕਦੇ ਹਾਂ

ਹਾਂਜੀ ਇਹ ਵੀ ਹੈ ਹੁਣ ਦੇਖਲੋ ਜ਼ੇ ਆਪਾਂ ਨੂੰ ਚਲੋ threading ਵਗੈਰਾ ਵੀ ਕਰਨੀ ਆਂਦੀ ਹੋਵੇ ਪੰਜਾਹ ਰੁਪਏ ਲੈਣੇ ਹੈ ਦੇਖਲੋ threading ਕਰਨ ਦੇ

ਹੁਣ ਜ਼ੇ ਆਪਾਂ threading ਵੀ ਕਰਨੀ ਆਦੀ ਹੋਵੇ ਤਾਂ ਵੀ ਆਪਾਂ ਆਪਣੇ ਕਿਸੇ ਦੇ ਕਰ ਸਕਦੇ ਹਾਂ ਆਪਾਂ ਇੱਦਾਂ ਹੀ ਜਿੱਦਾਂ ਮੈਨੂੰ ਵੀ ਬਹੁਤ ਜਿਆਦਾ ਲੋੜ ਪੈਂਦੀ ਏ threading ਕਰਵਾਣ ਦੀ ਅਗਰ ਮੇਰੇ ਕਿਉਂਕਿ ਮੇਰੇ growth ਬਹੁਤ ਆਦੀ ਏ threading ਦੀ ਤਾਂ ਮੈਂ ਕਰਵਾਣੀ ਹਾਂ ਤਾਂ ਇੱਦਾਂ ਹੀ ਅਗਰ ਜ਼ੇ ਮੈਂ ਆਂਦੀ ਹੋਵੇ ਨਾ ਹੁਣ ਜਿੱਦਾਂ ਆਪਾਂ wax ਦੇ ਨਾਲ ਅੱਜ ਕੱਲ ਹੋਰ ਵੀ option ਆ ਗਿਆ ਅੱਜਕਲ wax ਦੇ ਨਾਲ ਵੀ threading ਕਰ ਲੈਣੇ ਆ

wax ਨਾਲ ਵੀ ਮੈਂ ਉਹਨੂੰ ਪੁਛਿਆ ਸੀ ਕਿੱਦਾਂ ਉਹ ਕਹਿੰਦੀ ਸੀ ਵੀ wax ਵੀ ਇੱਦਾ wax ਦੇ step ਹੁਣੇ ਆ

ਉਹ ਇਹਦਾ ਹੈ wax ਬਹੁਤੀ ਜਿਆਦਾ ਵੀ ਗਰਮ ਵੀ ਨਹੀਂ ਹੋਣੀ ਚਾਹੀਦੀ ਅਗਰ ਆਪਾਂ ਗਰਮ ਗਰਮ ਨੂੰ ਜਿਆਦਾ ਗਰਮ ਨੂੰ ਲਾਲੂਗੇ ਤਾਂ ਆਪਣੇ ਮਤਲਬ face ਜੋ ਵੀ ਏ ਉਹ react ਕਰੂਗੀ ਉਹ

ਤਾਂ ਕਰਕੇ ਉਹਨੇ ਦੱਸਿਆ ਸੀ ਕੀ wax ਨੂੰ ਬਹੁਤੀ ਗਰਮ ਵੀ ਨਹੀਂ ਹੋਣੀ ਚਾਹੀਦੀ ਬਹੁਤੀ ਠੰਡੀ ਵੀ ਨਹੀਂ ਹੋਣੀ ਚਾਹੀਦੀ ਸਭ ਤੋਂ ਪਹਿਲਾਂ ਵੈਸੇ ਵੀ ਜ਼ੇ wax ਕਰਵਾਉਦੇ ਹਾਂ ਸਿੱਧਾ ਜਿੱਥੇ ਆਪਾਂ ਕਰਾਦੇ ਹਾਂ ਉੱਥੇ ਲਾਕੇ ਨਹੀਂ ਦੇਖਣੀ ਸਭ ਤੋਂ ਪਹਿਲਾਂ ਆਪਾਂ ਹੱਥ ਤੇ ਲਾਕੇ ਦੇਖਣੀ ਏ

ਤਾਂ ਫ਼ੇਰ ਆਪਾਂ wax ਨਾਲ ਵੀ ਕਰ ਸਕਦੇ ਹਾਂ threading ਵਗੈਰਾ

ਮਤਲਬ ਵਧੀਆ ਲੱਗਿਆ ਉਹਨੇ ਮੈਨੂੰ ਸਾਰਾ bridal look ਦਿੱਤੀ ਉਹਨੇ ਮੈਨੂੰ ਤਿਆਰ ਕੀਤਾ ਹਨਾ

ਹਾਂਜੀ ਹਾਂ ਵਧੀਆ ਹੁਣ ਚਲੋਂ ਤੁਸੀਂ ਹੁਣ ਗਏ ਤੁਸੀਂ ਕੁੱਛ ਤਾਂ ਸਿੱਖ ਕੇ ਆਇਆ ਹਨਾ ਤੁਹਾਨੂੰ ਹੁਣ ਮਾੜਾ ਮੋਟਾ ਪਤਾ ਲੱਗਿਆ ਵੀ ਕਿੱਦਾਂ makeup ਕਰਦੇ ਹਾਂ ਵੀ first ਤੇ ਪਹਿਲਾਂ eyes ਤੇ ਕਰਨਾ ਏ ਫ਼ੇਰ face ਤੇ start ਕਰਨਾ ਏ ਹੁਣ ਨਹੀਂ ਜ਼ੇ ਆਪਾਂ ਅਜਾਣ ਹੁੰਦੇ ਹਾਂ ਆਪਾਂ ਸਿੱਧਾ ਹੀ cream ਲਗਾਦੇ ਹਾਂ ਬੱਸ eyeliner ਲਗਾਦੇ ਹਾਂ ਚਲੋਂ ਜੀ ਚੱਲਦੇ ਹਾਂ ਆਪਾਂ ਇੱਦਾਂ ਹੀ ਸਹੀਂ ਗੱਲ ਆ ਏ ਵੈਸੇ ਹੁਣ ਆਪਾਂ ਆਪਾਂ ਤਾਂਹੀ ਆਪਾਂ ਕਹਿ ਦਿੰਨੇ ਹਾਂ ਆਪਾਂ ਦੂਜੇ ਨੂੰ ਦੇਖਕੇ ਜਦ ਕਹਿਣੇ ਹਾਂ ਕਿੰਨਾ ਸੋਹਣਾ ਲੱਗਦਾ ਉਹ ਕਿੰਨੀ ਸੋਹਣੀ ਲੱਗਦੀ ਆ ਸਭ ਤੋਂ ਵੱਧ ਉਹਨਾ ਨੇ eyes ਤੇ makeup ਕੀਤਾ ਵਾ ਹੁੰਦਾ ਤਾਂ ਉਹ ਵਧੀਆ ਲੱਗਦੇ ਆ

ਸਹੀ ਗੱਲ ਆ ਏ ਤਾਂ ਹੁਣ ਇੱਦਾ ਹੁਣੇ ਵੀ heavy makeup ਕੀਤਾ ਸੀ ਨਾ ਮੇਰਾ bridal ਆਲਾ ਤਾਂ ਉਹਦਾ ਦੀ ਉਹਨੇ ਮੇਰੇ ਮਤਲਬ ਸਾਰਾ bridal ਦਾ look ਦਿੱਤਾ ਸੀ ਜਿਵੇਂ ਬਿੰਦੀ ਵੀ bridal ਆਲੀ ਲਗਾਈ ਉਹਨੇ lipstick ਵੀ bridal ਵਾਲੀ ਲਗਾਈ ਅਗਰ ਆਪਾਂ ਵੈਸੇ simple ਲਗਾਣੀ ਆ ਤਾਂ lipstick ਆਪਾਂ ਥੋੜੀ ਜੀ dark ਮਤਲਬ ਕੀ dark ਉਹਨੇ ਇਹ ਵੀ ਦੱਸਿਆ ਸੀ ਕਹਿੰਦੀ ਕੇ ਨਾ ਵੀ ਜਿਹੜਾ ਆਪਾਂ heavy makeup ਕਰਦੇ ਹਾਂ

ਅਗਰ ਆਪਾਂ lite makeup ਕਰਦੇ ਹਾਂ ਤਾਂ ਉਹਦੇ ਨਾਲ dark lipstick ਚੱਲੂਗੀ

ਹਾਂ ਮੈਨੂੰ ਇਹ ਚੀਜ਼ ਸਿੱਖਣ ਨੂੰ ਮਿਲੀ ਆਪਾਂ ਤਾਂ ਤੈਨੂੰ ਕੁੱਛ ਵੀ ਲਾਹ ਲੈਂਣੇ ਹਾਂ but ਉੱਥੇ ਜਾਕੇ ਇਹ ਮਿਲਿਆਂ ਵੀ ਹਾਂ ਇਹ ਚੀਜ਼ ਕਰ ਸਕਦੇ ਹਾਂ ਤਾਹੀ ਇਹਦੇ ਨਾਲ ਵੀ ਬਹੁਤ effect ਪੈਣੇ ਆ ਹਾਂਜੀ ਇਹ ਤਾਂ ਏ ਹੁਣ ਆਪਾਂ ਨੂੰ ਜਿਹੜੀ ਮਿਲਦੀ ਆ ਆਪਾਂ ਉਹੀ ਉਹ ਲਗਾ ਲੈਣੇ ਆ ਹਨਾ ਆਪਾਂ ਕਹਿਣੇ ਹਾਂ ਏ ਵਧੀਆ ਲੱਗ ਰਹੀ ਏ ਆਪਾਂ ਨੂੰ ਤਾਂ ਆਪਾਂ ਉਹੀ ਲਗਾਕੇ ਚਲੇ ਜਾਂਦੇ ਹਾਂ ਹਨਾ ਇਹ ਨਹੀਂ ਨਾ notice ਕਰਦੇ ਵੀ ਹਾਂ ਕਿਹੜੇ makeup ਨਾਲ ਮਤਲਬ ਕਿਹੜੀ lipstick ਵਧੀਆ ਲੱਗੂਗੀ ਹਾਂਜੀ ਹਾਂਜੀ ਇਹ ਵੀ ਇੱਕ ਗੱਲ ਆ makeup ਵੀ ਬਹੁਤ ਤਰ੍ਹਾਂ ਦਾ ਹੁੰਦਾ ਉਹਨੇ ਵੀ ਦੱਸਿਆਂ ਸੀ ਵੀ ਏ makeup ਇੱਦਾਂ ਹੋਣਾ ਏ makeup ਇੱਦਾਂ ਹੋਣਾ ਉਹ ਵੀ ਦੱਸਦੀ ਸੀ ਮਤਲਬ ਬਹੁਤ ਜਿਆਦਾ option ਆ makeup ਆਲੀਆ ਵੀ ਹਾਂਜੀ ਹਾਂ ਵੈਸੇ ਵੀ ਆਪਾਂ ਹੁਣ ਜਿੱਦਾਂ ਆਪਾਂ ਘਰੇ ਰਹਿੰਦੇ ਹਾਂ ਆਪਾਂ ਘਰੇ ਵੀ ਆਪਣੀ skin ਹਨਾ care ਕਰ ਸਕਦੇ ਹਾਂ ਕੁੱਛ ਵੀ ਜਿੱਦਾਂ ਵੇਸਨ ਵਗੈਰਾ ਲਗਾਕੇ ਹਨਾ

ਹੋਰ ਵੀ ਐ ਤਾਂ ਉਹਨੇ ਮੈਨੂੰ ਦੱਸਿਆਂ ਸੀ ਕਹਿੰਦੀ ਵੀ ਜਿੱਦਾਂ ਆਪਾਂ ਅਹ bridal ਦਾ makeup ਆ ਅਹ ਉਹ ਵੀ ਮਤਲਬ ਕੀ ਇੱਕ spray ਵੀ ਆਣਦੀ ਆ ਉਹ ਕਹਿੰਦੀ ਸੀ ਕਹਿੰਦੀ ਵੀ ਆਪਾਂ ਜਿਹੜੀ spray ਆ ਨਾ

ਹਾਂਜੀ ਹਾਂਜੀ ਮੈਂ use ਕੀਤੀ ਸੀ ਇੱਕ ਵਾਰ ਹਾਂ ਉਹਦੇ ਨਾਲ ਵਧੀਆ ਹੁੰਦਾ ਮਤਲਬ makeup ਉੱਤਰ ਦਾ ਨਹੀਂ ਹੈਗਾ ਉਹਦੇ ਨਾਲ ਮਤਲਬ hard ਜੀ ਹੋ ਜਾਂਦੀ ਏ ਥੋੜਾ ਉਹਦਾ ਹੀ ਟਿਕਿਆ ਰਹਿੰਦਾ ਜਿਵੇਂ ਹੁਣ ਗਰਮੀਆਂ ਆ ਰਹੀਆਂ ਅੱਗੇ

ਹਾਂ ਤੇ makeup ਹੁੰਦਾ ਨਾ ਆਪਣਾ ਉਹ ਗਰਮੀਆਂ ਆ ਜਾਂਦੀਆਂ ਤਾਂ ਉਹ ਖ਼ਰਾਬ ਹੋ ਜਾਂਦਾ